ਇੱਕ ਪੈਲਸ ਨੂੰ ਦਿਖਾਇਆ ਗਿਆ ਹੈ।

ਅਤੇ ਇਹ ਇੱਕ ਸਕੂਲ ਦਾ ਰੂਮ ਹੈ ਜਿਸ--

ਜਿਸ ਦੇ ਅੰਦਰ ਇੱਕ ਆਦਮੀ--

ਥੱਲੇ ਹੋਰ ਵੀ ਛੋਟੇ ਡੱਬੇ--

ਜਿਸ ਵਿੱਚ ਬੱਚੇ ਅਤੇ ਵੱਡੇ--

ਇਸ ਵਿੱਚ ਬਹੁਤ ਸਾਰੇ ਪੇੜ ਲਗਾਏ ਹੋਏ ਹਨ।

ਬਹੁਤ ਹੀ ਸੁੰਦਰ ਪਲੇਟਾ ਵਿੱਚ ਡੈਕੋਰੇਸ਼ਨ ਕੀਤੀ।

ਅਤੇ ਉਸ ਦੇ ਸਾਹਮਣੇ ਇੱਕ ਟੇਬਲ ਹੈ।

ਉਸ ਦੇ ਸਾਹਮਣੇ ਦੋ ਔਰਤਾਂ ਅਤੇ ਇੱਕ ਆਦਮੀ ਬੈਠਾ--

ਦਿਖਾਏ ਗਏ ਹਨ ਅਤੇ ਉਸ ਦੇ--

ਇਸ ਤਸਵੀਰ ਵਿੱਚ ਇੱਕ ਬਾਗ਼ ਨੂੰ ਦਿਖਾਯਾ ਗਿਆ ਹੈ ਜੋ ਕੀ ਇੱਕ--

ਇਸ ਤਸਵੀਰ ਵਿੱਚ ਇੱਕ ਝਰਨੇ ਨੂੰ ਦਿਖਾਇਆ ਗਿਆ ਹੈ।

ਇਸ ਤਸਵੀਰ ਵਿੱਚ ਇੱਕ ਪੈਲਸ ਨੂੰ ਵਿਖਾਇਆ ਗਿਆ ਹੈ ਜੋ ਕਿ ਬਹੁਤ ਹੀ--

ਇਸ ਪੈਲਸ ਨੂੰ ਸਜਾਵਟ ਵੀ ਕੀਤੀ ਗਈ ਹੈ।

ਅਤੇ ਇਸ ਵਿੱਚ ਦਰੱਖਤ ਵੀ ਲੱਗੇ ਹੋਏ।